ਅਤੇ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕੁਝ ਲੋਕ ਦਿਖਾਈ ਦੇ ਰਹੇ ਹਨ।

ਅ ਕਿਸੇ ਬਾਕਸ ਦੇ ਉਪਰ ਪਈਆਂ ਹੋਈਆਂ ਨਜ਼ਰ ਆ ਰਹੀਆਂ ਹਨ ਇਹਨਾਂ ਦੇ ਪਿੱਛੇ ਹੀ--

ਜਿਦੇ ਕੋਰੀਡੋਰ ਬਣੇ ਹੋਏ ਹਨ ਅਤੇ ਪਿੱਛੇ ਦਰਵਾਜ਼ੇ ਦਿਖਾਈ ਦੇ ਰਹੇ ਹਨ ਕਮਰੇ ਦਿਖਾਈ ਦੇ ਰਹੇ ਦੋ ਦਰਵਾਜੇ ਲੱਗੇ ਹੋਏ ਦਿਖਾਈ ਦੇ ਰਹੇ ਅਤੇ ਸੀਟੀਆਂ--

ਜੋ ਕੋਈ ਬ੍ਲੈਕ ਕਲਰ ਦਾ ਹੈ ਅਤੇ ਯੈਲੋ ਕਲਰ ਦਾ ਦਿਖਾਈ ਦੇ ਰਿਹਾ ਰੈਡ ਕਲਰ ਦਾ ਵੀ ਦਿਖਾਈ ਦੇ ਰਿਹਾ ਹੈ।

ਜਿਸ ਵਿੱਚ ਕਾਫੀ ਜਿਆਦਾ ਸਮਾਨ ਪਿਆ ਹੋਇਆ ਹੈ ਕੁਝ ਡੱਬੀਆਂ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਬਾਟਲਸ ਦਿਖਾਈ ਦੇ ਰਹੀ ਕੱਲਾ ਏ--

ਤੇ ਇਹ ਇੱਕ ਲੋਹੇ ਦੀ ਦੁਕਾਨ ਲੱਗ ਰਹੀ ਇੰਡੀਅਨ ਦੀ ਦੁਕਾਨ ਲੱਗ ਰਹੀ ਹੈ ਇਸ ਵਿੱਚ--

ਜਿਹਦੀ ਪੌੜੀਆਂ ਚੜੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਹਨ ਇਸਦੇ ਨਾਲ ਹੀ ਦੀਵਾਰ ਤੇ ਇੱਕ ਡੈਂਟਲ --

ਕੁਛ ਦਰਖਤ ਵੀ ਦਿਖਾਈ ਦੇ ਰਹੇ ਹਨ ਆਸਮਾਨ ਦਾ ਕਲਰ ਬਹੁਤ ਪਿਆਰਾ ਨਜਰ ਆ ਰਿਹਾ ਹੈ।

ਅਤੇ ਇਸ ਦੇ ਉੱਪਰ ਅ ਕੱਚ ਦਾ ਗਿਲਾਸ ਲੱਗਾ ਦਿਖਾਈ ਮੇਰੇ ਦੋ ਕੁਰਸੀਆਂ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਜਿਸ ਦੀ ਦੀਵਾਰ ਦਿਖਾਈ ਦੇ ਰਹੀ ਦੀਵਾਰ ਤੇ ਇੱਕ ਪੋਸਟਰ ਲੱਗਿਆ ਦਿਖਾਈ ਦੇ ਰਿਹਾ ਦਿਖਾਈ ਦੇ ਰਹੀ ਹੈ।

ਉਹਦੇ ਸਾਈਡ ਤੇ ਹੀ ਇੱਕ ਸਟੀਲ ਦੀ ਅ ਗ੍ਰਿਲ ਨਜ਼ਰ ਆ ਰਹੀ ਹੈ ਅਤੇ ਬਲੈਕ ਦੀਵਾਰ ਨਜ਼ਰ ਆ ਰਹੀ ਹੈ।

ਇਸ ਰੋਡ ਤੇ ਬਹੁਤ ਜਿਆਦਾ ਆਵਾਜਾਈ ਦਿਖਾਈ ਦੇ ਰਹੀ ਹੈ ਇੱਕ ਸਕੂਟਰੀ ਤੇ ਦੋ ਸਵਾਰ ਲੜਕੇ ਦਿਖਾਈ ਦੇ ਰਹੇ ਨੇ ਇੱਕ ਮੋਟਰਸਾਈਕਲ ਤੇ ਇੱਕ ਸਵਾਰ ਨੌਜਵਾਨ ਦਿਖਾਈ ਦੇ ਰਹੇ ਹੈ।

ਅਤੇ ਆਵਾਜਾਈ ਵਿੱਚ ਲੜਕੇ ਬਹੁਤ ਜਿਆਦਾ ਦਿਖਾਈ ਦੇ ਰਹੇ ਹਨ ਇੱਕ ਆਟੋ ਰਿਕਸ਼ਾ --

ਨੌਜਵਾਨ ਸਵਾਰ ਦਿਖਾਈ ਦੇ ਰਿਹਾ ਹੈ ਇੱਕ ਮਿਲੀਟਰੀ ਮੈਨ ਦਿਖਾਈ ਦੇ ਰਿਹਾ ਹੈ।